ਪਾਰਕਿੰਗ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਤੇ ਬਹੁਤ ਹੀ ਵਧੀਆ ਇਥੇ ਪਾਰਕਿੰਗ ਹੈਗੀ ਹੈ।

ਤੇ ਬਹੁਤ ਹੀ ਪਿਆਰੀ ਲੋਕੇਸ਼ਨ ਹੈਗੀ ਹ ਇਹ ਜਿਹੜਾ ਕਿਲਾ ਆ ਬਹੁਤ ਪੁਰਾਤਨ ਸਮੇਂ ਦਾ ਕਿਲਾ ਲੱਗ ਰਿਹਾ।

ਤੇ ਪਹਾੜ ਵੀ ਹੈਗੇ ਆ ਬਹੁਤ ਹੀ ਸੋਹਣਾ ਵਿਊ ਹੈਗਾ ਏ ਆ ਤੁਸੀ ਵੀ ਇੱਥੇ ਘੁੰਮਣ ਲਈ ਜਾ ਸਕਦੇ ਆਂ।

ਏਸ ਪਿੱਚਰ ਵਿੱਚ ਜਿਹੜਾ ਵਿਊ ਹੈਗਾ ਆ ਤੁਸੀਂ ਦੇਖ ਸਕਦੇ ਔ ਇੱਕ ਰੈਸਟੋਰੈਂਟ ਦਾ ਵਿਊ ਹੈਗਾ ਏ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਹੈਗਾ ਤੁਸੀਂ ਦੇਖ ਸਕਦੇ ਹ ਇੱਕ ਸ਼ੋਪ ਦਾ ਵਿਊ ਹੈਗਾ ਆ ਸ਼ੋਪ ਦੇ ਅੰਦਰ ਰੈਕ ਲੱਗੇ ਹੋਏ ਆ।

ਇੱਥੇ ਹਰ ਤਰ੍ਹਾਂ ਦੇ ਟਰੈਕਟਰਾਂ ਦੀ ਰਿਪੇਅਰ ਕੀਤੀ ਜਾਂਦੀ ਆ ਮੋਬਾਈਲ ਨੰਬਰ ਹੈਗਾ ਏ ਆ ਚਰਾਨਵੇ ਇੱਕ ਅਠਤਰ ਚੁਰੰਜਾ ਜ਼ੀਰੋ ਸਤਾਨਵੇ।

ਇਸ ਪਿੱਚਰ ਵਿੱਚ ਜਿਹੜਾ ਵਿਊ ਹੈਗਾ ਤੁਸੀਂ ਦੇਖ ਸਕਦੇ ਇੱਕ ਜਨਰਲ ਸਟੋਰ ਦਾ ਵਿਊ ਹੈਗਾ ਆ ਇੱਥੇ ਬਹੁਤ ਸਾਰਾ ਸਮਾਨ ਪਿਆ ਆ।

ਦੇਖ ਸਕਦੇ ਹਾਂ ਔਫਿਸ ਦੇ ਵਿੱਚ ਜਿਹੜੀਆਂ ਕੁਰਸੀਆਂ ਵੀ ਪਈਆਂ ਓਹ ਵੀ ਬਹੁਤ ਵਧੀਆ ਵਾਂ ਫੇਂਸੀ ਹੈਗਿਆਂ ਵਾਂ।

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇਹਾਂ ਜਿਹੜਾ ਵਿਊ ਹੈਗਾਆ ਇੱਕ ਗਾਰਡਨ ਦਾ ਵਿਊ ਹੈਗਾ ਹੈ ਤੁਸੀਂ ਦੇਖ ਸਕਦੇਹਾਂ ਘਾਹ ਵਗੈਰਾ ਲੱਗੀ ਹੋਈ ਹੈ।

ਤੇ ਬਹੁਤ ਸਾਰੀ ਪਬਲਿਕ ਆ ਜਿਵੇਂ ਲੋਕ ਬੈਠੇ ਹੋਏ ਨਜ਼ਰ ਆ ਰਹੇ ਹਾਂ ਬੱਚੇ ਬੈਠੇ ਹੋਏ ਨਜ਼ਰ ਆ ਰਹੇ ਹਾਂ।

ਤੇ ਬਾਰ ਤੁਸੀਂ ਦੇਖ ਸਕਦੇ ਆ ਪਟਰੀ ਬਣਾਈ ਹੋਈ ਆ ਟਰੇਨ ਵੀ ਬਣਾਈ ਹੋਈ ਆ।

ਇਸ ਪਿੱਚਰ ਵਿੱਚ ਤੁਸੀ ਦੇਖ ਸਕਦੇ ਔ ਜਿਹੜਾ ਵਿਊ ਹੈਗਾ ਇੱਕ ਫਰੂਟ ਸ਼ੌਪ ਦਾ ਵਿਊ ਹੈਗਾ ਏ ਆ ਤੁਸੀ ਦੇਖ ਸਕਦੇ ਔ ਬਹੁਤ ਸਾਰੇ ਫਰੂਟ ਪਏ ਆ ਜਿਵੇਂ ਅੰਬ ਹੈਗੇ ਆ।

ਤੁਸੀਂ ਇੱਥੇ ਵਿਜਿਟ ਕਰ ਸਕਦੇ ਆ ਤੇ ਕੱਪੜੇ ਵਗੈਰਾ ਲੈ ਸਕਦੇ ਆ ਦੇਖ ਸਕਦੇ ਆ ਬਾਹਰ ਪਾਰਕਿੰਗ ਵੀ ਹੈਗੀ ਆ।

ਏਸ ਪਿਕਚਰ ਵਿੱਚ ਜੇਹੜਾ ਤੁਸੀ ਵਿਊ ਦੇਖ ਸਕਦੇ ਹੋ ਵਿਊ ਹੈਗਾ ਇਲੈਕਟ੍ਰਿਕਲ ਸ਼ੌਪ ਦਾ।

ਦੇਖ ਸਕਦੇ ਆ ਵੀ ਇੰਡੀਗੋ ਏਰੋਪਲੇਨ ਦਾ ਨਾਮ ਹੈਗਾ ਐ ਤੇ ਬਾਕੀ ਜਿਹੜੇ ਸਵਾਰੀ ਯਾਂ ਵਾਂ।

ਏਸ ਪਿਕਚ ਵਿੱਚ ਤੁਸੀ ਵਿਊ ਦੇਖ ਸਕਦੇ ਆਂ ਬਹੁਤ ਹੀ ਸੋਹਣਾ ਵਿਊ ਹੈਗਾ ਆ ਦੇਖ ਸਕਦੇ ਜਿਹੜੀ ਦੀਵਾਰ ਹੈਗੀ ਆ ਇਥੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ।

ਏਸ ਫ਼ੋਟੋ ਵਿੱਚ ਤੁਸੀ ਦੇਖ ਸਕਦੇਆ ਜੇਹੜਾ ਵਿਊ ਹੈਗਾ ਯਾ ਬੈਂਕ ਦਾ ਵਿਊ ਨਜ਼ਰ ਆ ਰਿਹਾ ਯਾ ਤੇ ਬੈਂਕ ਦਾ ਨਾਮ ਹੈਗਾ ਯਾ ਐੱਸ_ਬੀ_ਆਈ ਸਟੇਟ ਬੈਂਕ ਔਫ ਇੰਡੀਆ ।

ਰੈਸਟੋਰੈਂਟ ਦੇ ਉੱਤੇ ਵੀ ਲੜੀਆਂ ਲਗਾਈਆਂ ਹੋਈਆਂ ਬਹੁਤ ਸੋਹਣਾ ਮਾਹੌਲ ਹੈਗਾ ਪੇੜ ਪੋਦੇ ਲੱਗੇ ਹੋਏ ਆ।

ਇਹ ਸ਼ੋਰੂਮ ਦਾ ਨਾਮ ਹੈ ਕਰੋਮਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਬਹੁਤ ਹੀ ਵਧੀਆ ਇਥੋਂ ਦੀ ਡੈਕੋਰੇਸ਼ਨ ਹੈ।

ਤੇ ਇੱਥੇ ਬਹੁਤ ਸਾਰੀਆਂ ਮਸ਼ੀਨਾਂ ਹੈਗੀਆਂ ਇੱਥੇ ਅੰਦਰ ਵਰਕਆਊਟ ਵੀ ਚੱਲ ਜਾਇਯਾ।

ਲੇਸ ਚਿਪਸ ਦੇ ਪੈਕਟ ਟੰਗੇ ਹੋਏ ਆ ਹੋਰ ਵੀ ਬੱਚਿਆਂ ਦੇ ਖਾਣ ਦਾ ਸਮਾਨ ਹੈਗਾ ਆ।